ਵੈਲਕਮ ਟੂ ਟਾਉਣ ਡੈਮ ਲੇਕ ਦਾ ਦੇਖ ਰਹੇ ਹਾਂ।

ਜਿਸ ਵਿੱਚ ਬਹੁਤ ਸਾਰੀ ਡੈਕੋਰੇਸ਼ਨ ਵੀ ਹੋਈ ਦਿਖ ਰਹੀ ਹੈ।

ਇਸ ਏਰੀਏ ਦੇ ਵਿੱਚ ਅਸੀਂ ਬਹੁਤ ਖੂਬਸੂਰਤ ਜਿਹਾ ਇਲਾਕਾ ਦੇਖ ਰਹੇ ਹਾਂ।

ਜੋ ਇਲਾਕਾ ਬਹੁਤ ਆਰਾਮਦਾਇਕ ਅਤੇ ਵਧੀਆ ਬਣਿਆ ਹੋਇਆ ਸੀਸ ਲੱਗ ਰਹਾ ਹੈ।

ਜਿਸ ਵਿੱਚ ਬਹੁਤ ਸੁੰਦਰ ਡੈਕੋਰੇਸ਼ਨ ਬਣੀ ਹੋਈ--

ਏਸ ਵਿੱਚ ਅੱਸੀਂ ਬਹੁਤ ਸੁੰਦਰ ਜੇਹਾ ਏਰੀਆ ਦੇਖ ਰਹੇ ਹਾਂ।

ਜਿਸ ਵਿੱਚ ਬਹੁਤ ਸੁਨਸਾਨ ਜਿਹਾ ਏਰੀਆ ਵੀ ਦਿੱਖ ਰਹਾ ਹੈ।

ਸ਼ਾਨਦਾਰ ਜਿਹਾ ਏਰੀਆ ਬਣਿਆ ਹੋਇਆ।

ਇਹ ਇੱਕ ਬਹੁਤ ਵਧੀਆ ਵਿਊ ਦੇਖ ਰਹਾ ਹੈ।

ਏਹ ਬੋਹੁਤ ਵਧੀਆ ਦਿਖਾਈ ਦੇ ਰਹੀ ਹੈ।

ਜੋ ਕੇ ਸਾਨੂੰ ਇੱਸ ਵਿੱਚ ਬੋਹੁਤ ਖੂਬਸੂਰਤ--

ਜੋ ਕਿ ਅਸੀਂ ਇਸ ਵਿਚ ਬੋਹਤ ਵੱਡੇ ਵੱਡੇ ਦਤਖਤ ਵੀ ਦੇਖ।

ਜਿਸ ਵਿੱਚ ਬਹੁਤ ਖੂਬਸੂਰਤ ਜਿਹਾ ਇਲਾਕਾ ਬਣਿਆ ਹੋਇਆ ਨਜ਼ਰ ਆ ਰਿਹਾ ਹੈ।

ਇਹ ਇੱਕ ਬਹੁਤ ਵਧੀਆ ਇਮੇਜ ਬਣੀ ਹੋਈ ਹੈ ਇਸ ਇਮੇਜ ਦੇ ਵਿੱਚ ਅਸੀਂ ਵਧੀਆ ਵਿਊ ਦੇਖ ਰਹੇ ਹਾਂ।

ਏਹ ਪਿਕਚਰ ਵਿੱਚ ਅੱਸੀ ਬੋਹੁਤ ਵਧੀਆ ਅਤੇ ਗ੍ਰੇਟ ਜੇਹਾ ਵਿਊ ਦੇਖ ਰਹੇ ਹਾਂ।

ਇਸ ਪਿਚਰ ਦੇ ਵਿੱਚ ਅਸੀਂ ਵਧੀਆ ਜਿਹਾ ਵਿਊ ਦੇਖ ਰਹੇ ਹਾਂ।

ਇਹ ਇੱਕ ਵਧੀਆ ਇਮੇਜ ਬਣੀ ਹੈ ਇਸ ਇਮੇਜ ਦੇ ਵਿੱਚ ਅਸੀ--

ਇਹ ਬਹੁਤ ਵਧੀਆ ਤਰਾਂ ਬਣਿਆ ਹੋਇਆ ਹੈ।

ਇਹ ਇੱਕ ਵਧੀਆ ਟ੍ਰੈਕਟਰ ਬ ਵਿੱਚ ਬਹੁਤ ਸਾਰੇ ਵਾਇਕਲਜ਼ ਦਿੱਖ ਰਹੇ ਹੈਂ ਜੋਕਿ ਇੱਕ ਸਾਈਕਲ ਕਾ--

ਇਹ ਬਹੁਤ ਖੂਬਸੂਰਤ ਨਜ਼ਰ ਆ ਰਹਾ ਹੈ।

ਨਜ਼ਰ ਆ ਰਹਾ ਹੈ ਏਸ ਵਿੱਚ ਇੱਕ ਜਗਦੀਸ਼ ਪ੍ਰਧਾਤੰ ਮੇਮੋਰੀਅਲ ਹੈਲਥ ਕੇਅਰ ਸੈਂਟਰ ।

ਜੋ ਏਰੀਆ ਸਾਨੂੰ ਇਸ ਦੇ ਵਿੱਚ ਨਜ਼ਰ ਆ ਰਹਾ ਹੈ ਜੋ--

ਪਹੁ ਬਹੁਤ ਸ਼ਾਨਦਾਰ ਜਿਹਾ ਬਣਿਆ ਹੋਇਆ ਹੈ।

ਇਹ ਬਹੁਤ ਸੁੰਦਰ ਜਿਹਾ ਏਰੀਆ ਦੇਖ ਰਹੇ ਹਾਂ।

ਇਹ ਇੱਕ ਬਹੁਤ ਵਧੀਆ ਜਿਹਾ ਏਰੀਆ ਹੈ।